ਇਹ ਇੱਕ ਬੈਂਕ ਏ ਬੈਂਕ ਦੇ ਵਿੱਚ ਕੈਵਨ ਬਣੇ ਹੋਏ ਆ ਕੈਵਨ ਦੇ ਵਿੱਚ ਕੈਸ਼ੀਅਰ ਬੈਠੇ ਹੋਏ ਆ।

ਪਿੱਛੇ ਦਾ ਵਿਊ ਬਹੁਤ ਵਧੀਆ ਆਇਆ ਏ ਜਿਹੜਾ ਤੁਸੀਂ ਦੇਖ ਰਹੇ ਹੋ ਕਰਿਆਨੇ ਦੀ ਦੁਕਾਨ ਐ ਕਰਿਆਨੇ ਦੀ ਦੁਕਾਨ ਤੇ ਡਰਮ ਪਿਆ ਤੇਲ ਦਾ ਪਿਆ।

ਇਹ ਜਿਹੜੀ ਪਿਕਚਰ ਦਾ ਵਿਊ ਵੇਖਦੇ ਪਏ ਹੋ ਬਹੁਤ ਵਧੀਆ ਹੈ ਇੱਥੇ ਦਾ ਵਾਤਾਵਰਣ ਬਹੁਤ ਵਧੀਆ।

ਸਫ਼ਾਈ ਕਰ ਰਿਹਾ ਹੈ ਗੰਦ ਗੁੰਦ ਇਕੱਠਾ ਕਰਕੇ ਓਹਦੇ ਚ ਕੂੜੇ ਕੂੜੇਦਾਨ ਚ ਪਾਊਗਾ।

ਇਹ ਜਿਹੜਾ ਤੁਸੀਂ ਵਿਊ ਦੇਖਦੇ ਪਏ ਹੋ ਬਹੁਤ ਵਧੀਆ ਹੈ ਇਥੇ ਦਾ ਵਾਤਾਵਰਣ ਬਹੁਤ ਵਧੀਆ ਹੈ ਹੋਟਲ ਹੈ ਹੋਟਲ ਤੇ --

ਵੈਸ਼ਨੋ ਖਾਣਾ ਮਿਲਦਾ ਐ ਥਾਲੀਆਂ ਥਾਲੀ ਦੇ ਹਿਸਾਬ ਨਾਲ ਮਿਲਦਾ ਐ ਏ ਬੋਰਡ ਲੱਗਾ ਹੋਇਆ ਐ।

ਇਹ ਕਾਉੰਟਰ ਲੱਗਾ ਹੋਇਆ ਹੈ ਇੱਧਰ ਦਰਾਜ ਦਰੂਜ ਬਣਿਆ ਹੋਇਆ ਦਵਾਈਆਂ ਖਾਨਿਆਂ ਚ ਪਈਆਂ।

ਪੀਪਣੀਆ ਵਜਾਉਂਦੇ ਪਏ ਐ ਇੱਕ ਭਾਈ ਤਬਲਾ ਵਜਾਂਦਾ ਪਿਆ ਐ ਇੱਕ ਕੁੜੀ--

ਵਿਊ ਵੇਖਦੇ ਪਏ ਹੋ ਬਹੁਤ ਵਧੀਆ ਹੈ ਇੱਥੇ ਦਾ ਵਾਤਾਵਰਣ ਬਹੁਤ ਵਧੀਆ ਹੈ।

ਇਹ ਜਿਹੜਾ ਤੁਸੀਂ ਵਿਊ ਵੇਖਦੇ ਪਏ ਹੋ ਬਹੁਤ ਵਧੀਆ ਹੈ ਕਿਤਾਬਾਂ ਕਾਪੀਆਂ ਦਾ ਸ਼ੋਰੂਮ ਹੈ।

ਪੱਥਰ ਦੇ ਉੱਤੇ ਬੰਦਾ ਬੈਠਾ ਹੋਇਆ ਐ ਇਹ ਪਾਣੀ ਦੇ ਨਾਲ ਆਨੰਦ ਲੈ ਰਿਹਾ ਐ ਬਹੁਤ ਨਦੀ ਵੱਡੀ ਹੈ।

ਇਹ ਜਿਹੜੀ ਸ਼ੋਪ ਬਹੁਤ ਵਧੀਆ ਨਾਈ ਦਾ ਸ਼ੋਪ ਐ ਇਥੇ ਨਾਈ --

ਇੱਕ ਪਤਾ ਨੀ ਦਫ਼ਤਰ ਹੈ ਦਫ਼ਤਰ ਦੇ ਵਿੱਚ ਹਾਥੀ ਦੇ ਚਿੱਤਰ ਲੱਗੇ ਹੋਏ ਹੈ ਤੇ ਦਿਵਾਰ ਦੇ ਓੱਤੇ --

ਸ਼ੈੱਡ ਸ਼ੁਡ ਪਈ ਹੋਈ ਰਿਕਸ਼ਿਆਂ ਤੇ ਰਿਕਸ਼ੇਂ ਬਹੁਤ ਸੋਹਣੇ ਸੁੰਦਰ ਬਣਾਏ ਹੋਏ ਆ ਆਹ ਭਾਈ ਖੜਾ ਸਵਾਰੀਆਂ ਸੁਵੁਰੀਆਂ ਲਏ ਕੇ ਜਾ ਰਿਹਾ ਹੈ।

ਇੱਧਰ ਵੀ ਪੁੱਲ ਹੈਗਾ ਪੁੱਲ ਦੇ ਓੱਤੇ ਰੇਲ ਗੱਡੀਆਂ ਚਲਦੀਆਂ ਆਂਦੀ ਜਾਂਦੀਆਂ ਰੇਲਗੱਡੀਆਂ ਇੱਧਰੋਂ ਵੀ ਆਂਦੀਆਂ ਓਧਰੋਂ ਵੀ ਆਂਦੀਆਂ ਤੇ ਸਮੁੰਦਰ ਵਿੱਚ ਹੈਗਾ ਬਹੁਤ ਵਧੀਆ --

ਇਹ ਜਿਹੜਾ ਪਿਕਚਰ ਦਾ ਮਾਹੌਲ ਵੇਖ ਰਹੇ ਹੋ ਇੱਕ ਪੈਲਸ ਐ ਪੈਲਸ ਬਹੁਤ ਵਧੀਆ ਸਜਾ ਰਹੇ ਆ ਗੇਟ ਗੂਟ ਬਣਾ ਰਹੇ ਆ ਫੁੱਲ ਬੂਟਾ ਲਾ ਰਹੇ ਆ ਇੱਕ ਬੰਦਾ ਇਧਰ ਲਾ ਰਿਹਾ ਐ ਇਹ ਡਰਮ ਪਿਆ ਏ ਇਹ ਨੀਲਾ ਜਿਹਾ।

ਸਾਹਮਣੇ ਦੇਖਦੇ ਪਏ ਆ ਕਾਰ ਕੂਰ ਆਉਂਦੀ ਪਈ ਐ ਇੱਥੇ ਬਹੁਤ ਵਧੀਆ ਲੋਕ ਪੈਲਸ ਗੇਟ ਬਣਿਆ ਹੋਇਆ ਐ ਗੇਟ ਦੇ ਅੱਗੇ ਖੜੇ ਐ।

ਇਹ ਜਿਹੜਾ ਤੁਸੀਂ ਵਿਊ ਵੇਖਦੇ ਪਏ ਹੋ ਬਹੁਤ ਵਧੀਆ ਬਹੁਤ ਵਧੀਆ ਇਥੇ ਤਾਂ ਵਾਤਾਵਰਨ ਹੈ ਇਹ ਦੇਖ ਲਓ ਖੁਰਲੀ ਪਾਈ ਹੋਈ ਹੈ ਪੱਠੇ ਪੁੱਠੇ ਪਾਏ ਹੋਏ ਆ ਗਾਂ ਪੱਠੇ ਖਾ ਰਹੀ ਹੈ।

ਘਾਹ ਪੱਠੇ ਖਾ ਰਹੀ ਹੈ ਇਹ ਖੁਰਲੀ ਬਣੀ ਹੋਈ ਹੈ ਖੁਰਲੀ ਚ ਘਾਹ ਪੱਠਾ ਬਹੁਤ ਪਾਇਆ ਹੋਇਆ।